ਹਾਲ ਕ ਢੋਵੀ ਸਾਲ ਜਾਂਦਾ ਹੈ ਬੋਹਤ ਹੈ ਜਾਂਦਾ ਪਰਿਵਾਦੀਕ ਸ਼ਿਕ੍ਸ਼ਾ ਹੈ ਇਸ ਬਾਰੇ ਤੁਵੱਡਾ ਕਿ ਕਹਿਣਾ ਕਾਰਲ ਮਾਰਚ ਦੀ ਉਨ੍ਹਾਂ ਦੇ ਮਿੱਤਰ ਤੇ ਸਾਥੀ

ਕੀ ਇਸ ਤੋ ਪਹਿਲਾ ਕਿ ਉਹ ਰਾਜਨੀਤੀ ਵਿਗਿਆਨ

ਆਧਾਰ ਦਾ ਨਿਰਮਾਣ ਲੇਖ ਰੂਸ ਦੀਆਂ ਫੋਜਜਾਂ ਨੇ ਜੱਦੋ ਉਕਰੀਨੇ ਦੀ ਸਰਹੰਦ ਪਾਰ ਕਰਨ ਦੀ ਕੋਸ਼ਿਸ਼ ਕਿੱਤੀ ਸੀ ਉਸ ਦਿਨ ਰਾਸ਼ਪਤੀ ਵੀਡੀਓ ਜੋ ਕ ਸੋਸ਼ਲ ਮੀਡਿਆ ਉਤੇ ਚਾਲ ਰਹੀ ਸੀ ਇਸ ਅਬਰ ਕਿ ਕਹੋ ਗੇ ਹਨ ਜੀ ਜੇ ਮੇਰਾ ਤੇ ਆਏ ਹੈ ਕਹਿਣਾ ਹੈ ਕ ਇਸ ਨੂੰ ਪੋਲੰਡ ਦੇ ਰਚੀਟੈਕਟ ਬਲਾਤਕਾਰ ਕਰਨ ਦੀ ਸਕੀਮ ਆਰ ਯੂ ਕੇ ਮੁਖ ਮੁੱਦੇ ਇਹ ਨਾਲ ਬਹੁਤ ਖਾਸ ਹੈ ਅਤੇ ਯੂਕਰੇਨੀ ਰਾਸ਼ਟਰਪਤੀ ਨੇ ਸੁਨੇਹਾ ਦਿੱਤਾ ਸੁਖਪ੍ਰੀਤ ਬਾਵਜੂਦ ਉਹ ਆਪਣੇ ਦੇਸ਼ ਵਿਚ ਮੇਂ ਪੁੱਛਣਾ ਸੀ ਤੁਵੱਡੇ ਕੋਲ ਕ ਇਤਿਹਾਸ ਦਾ ਪਿਛਟਾਚਾਰ ਕਿਸਨੂੰ ਕਹਿਆ ਜਾਂਦਾ ਹੈ ਓਰ ਕਿਉ ਮੇਂ ਪੁੱਛਣਾ ਸੀ ਤੁਵੱਡੇ ਕੋਲ ਕ ਇਤਿਹਾਸ ਦਾ ਪਿਛਟਾਚਾਰ ਕਿਸਨੂੰ ਕਹਿਆ ਜਾਂਦਾ ਹੈ ਓਰ ਕਿਉ ਪੰਜਾਬ ਦਾ ਇਤਿਹਾਸ ਲਿਖਣ ਦੀ ਖਾਤਿਰ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

ਸਥਾਪਿਤ ਕੀਤਾ ਸਗੋਂ ਆਪਸੀ ਮਧਵਾਰੇ ਨਾਲ

ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ-ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲਗ ਅਲਗ ਵਿਦਵਾਨ ਲਿਖਾਰੀ ਸ੍ਰ ਇਸ ਪ੍ਰੋਜੈਕਟ ਅਧੀਨ ਲਿਖਿਆ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਵਿਊਤਾਂ ਵੱਖ ਵੱਖ ਵਿਧਾਵਾਂ ਅਨੁਸਾਰ ਹੀ ਆ ਗਈਆਂ ਹਨ ਅੱਛਾ ਜੀ ਹਨ ਜੀ ਹੋ ਕੇਹਰਿ ਕੇਹਰਿ ਅਸਥਾਨਾਂ ਨੇ ਜਿਥੇ ਇਹ ਮਤਲਬ ਹਨ ਜੀ ਕਾਫੀ ਜਗ੍ਹਾਂ ਨੇ ਜਿਥੇ ਪਿੱਛੇ ਅੱਸੀ ਜਾਲੀਆਂ ਵਾਲੇ ਬਾਗ਼ ਦੀ ਗੱਲ ਕਿੱਤੀ ਹੈ ਉਥੇ ਹੋਇਆ ਸੀ ਹੋਏ ਸੀ ਇਕ ਮੱਲਾ ਲੱਗਿਆ ਸੀ ਉਥੇ ਜਨਰਲ ਦੇਰ ਨੇ ਬੋਹਤ ਫਰਿੰਗ ਕਿੱਤੀ ਬੋਹਤ ਗੋਲੀਆਂ ਚਲਾਯੰ ਤੇ ਕਾਫੀ ਲੋਕ ਉਸ

ਜਦੋ ਗਾਂਧੀ ਜੀ ਨੇ ਨੂੰ ਵਿਓਲੰਤ ਮੂਵਮੈਂਟ ਕਿੱਤੀ ਸੀ ਕ ਬਘੇਰ ਲਾਰਾਇ ਜਘਰੇ ਦੇ ਕਾਮ ਕਰਨਾ ਹੈ ਇਸ ਬਾਰੇ ਵਿਚ ਤੁਵਾਂਨੂੰ ਵੀ ਥੋਰਆ ਗਈਆਂ ਹੋਗਾ ਤੇ ਫਿਰ ਲੋਕਾਂ ਨੇ ਉਨ੍ਹਾਂ ਦੀ ਗੱਲ ਨਾ ਮਨ ਕ ਕਾਫੀ ਪੁਲਿਸ ਸਟੇਸ਼ਨਾਂ ਨੂੰ ਅਗਗ ਲਗਾ ਦਿਤੀ ਸੀ ਕਾਫੀ ਲੋਕਾਂ ਨੇ ਲਾਰਾਇ ਜਘਰੇ ਵਿਚ ਪਹਿਲ ਕਿੱਤੀ ਸੀ ਤੇ ਉਸ ਦੇ ਬਾਦ ਗਾਂਧੀ ਜੀ ਨੇ

ਲੋਕੀ ਭੁਲਦੇ ਜਾ ਰਹੇ ਨੇ ਤੁਸੀ ਇਸ ਬਾਰੇ ਚ ਕਿ ਕਹੋ ਗੇ ਹਨ ਜੀ ਮੇਰਾ ਤੇ ਕਹਿਣਾ ਆਏ ਹੈ ਹੈ ਕ ਲੋਕੀ ਅਜਕਲ ਇਤਿਹਾਸ ਨੂੰ ਭੁਲਦੇ ਜਾ ਰਹੇ ਹੈ ਜਿਸ ਨੂੰ ਕ

ਉਸ ਜ਼ਮਾਨੇ ਤੇ ਹਨ ਜੀ ਹਨ ਜੀ ਬਿਲਕੁਲ ਜ਼ੀਰੇ ਆਮਾਲੂਨ ਹੋ ਕ ਏ ਮੁਸ਼ਮ ਜੇ ਬਾਣੀ ਹੋਂਦੇ ਆ ਇਨ੍ਹਾਂ ਨੂੰ ਇਨ੍ਹਾਂ ਵਿਚ ਲੋਕਾਂ ਨੂੰ ਜ਼ਰੂਰ ਜਾਣਾ ਚਾਹੀਏ ਦਾ ਹੈ ਇਕ ਬੜੀ ਤਾ ਕ ਆਪਣੇ ਇਤਿਹਾਸ ਬਾਰੇ ਪਤਾ ਲਾਗੈ ਕ ਹੋਇਆ ਕਿ ਸੀ ਨਹੀਂ ਤੇ ਆਂ ਆਲੀ ਪੀਰੀ ਇਸ ਨੂੰ ਭੁਲਦੀ ਜਾਏਗੀ ਤੇ ਏ ਇਕ ਬੋਹਤ ਬੜਾ ਨੁਕਸਾਨ ਹੈ ਹਨ ਜੀ ਮਹਾਰਾਜਾ ਰਣਜੀਤ ਸਿੰਘ ਹੋ ਗਏ ਆਏ ਪੰਜਾਬ ਦੇ ਮੁਖ ਮਸ਼ੀਰ ਹੈ ਸੁੰਨੀਆਂ ਇਸ ਬਾਰੇ ਹਨ ਜੀ ਹਨ ਜੀ ਸੁੰਞਾ ਵੱਡੀਆਂ ਲਗਾ okay ਗੱਲ ਕਰ ਕ ਹਨ ਜੀ ਹਨ ਜੀ okay ਜੀ ਉੱਕ ਅਸੀਂ ਸਮੇਂ ਦੀ ਕਦਰ ਬਾਰੇ ਗੱਲ ਕਰਾਂਗੇ, ਸਮਾਂ ਬਹੁਤ ਹੀ ਕੀਮਤੀ ਹੈ, ਕੋਈ ਗੁਆਚੀ ਚੀਜ ਤਾ ਹੱਥ ਆ ਸਕਦੀ ਹੈ, ਪਰ ਬੀਤੀਆ ਸਮਾਂ ਜਿਸ ਜਿਸੇ ਧੰਨ ਕੀਮਤ ਨਾਲ ਵੀ ਵਾਪਿਸ ਨਹੀਂ ਆ ਸਕਦਾ। ਜਿਸ ਕਰਕੇ ਸਾਨੂੰ ਸਮੇ ਦੇ ਨਿੱਕੇ ਤੋਂ ਨਿੱਕੇ ਅੰਸ਼ ਦਾ ਲਾਭ ਉਠਾਉਣਾ ਚਾਹੀਦਾ ਹੈ। ਭਾਈ ਵੀਰ ਸਿੰਘ ਜੀ ਮਨੁੱਖਾਂ ਨੂੰ ਸਮੇਂ ਦੀ ਚਲਾਈ ਮਾਨ ਸਭਾ ਨੂੰ ਦਰਸਾ ਕੇ ਸਾਨੂੰ ਇਸ ਦੀ ਕਦਰ ਕਰਨ

ਅਸੀਂ ਕਿਸੇ ਕੰਮ ਵਿਚ ਥੋੜਾ ਬਹੁਤ ਵਧੇਰੇ ਸਮੇ ਲਗਾ ਜਾਂਦੇ ਹਾਂ ਅਤੇ ਇਕ ਮਾਮੂਲੀ ਗੱਲ ਵੀ ਸਮਝਦੇ ਹਾਂ, ਫਿਰ ਸਾਡੀਆਂ ਆਦਤਾ ਅਜਿਹੀਆ ਹਨ ਕੀ ਜੇਕਰ ਅਸੀਂ ਸੁੱਤੇ ਰਹਾਗੇ ਜਾਂ ਜੇਕਰ ਅਸੀਂ ਮਿੱਤਰ ਜਾਂ ਰਿਸ਼ਤੇਦਾਰ ਕੋਲ ਜਾਵਾਂਗੇ ਤਾ ਉਸ ਕੋਲ ਹੀ ਬੈ ਕੇ ਬਹੁਤਾ ਸਮਾ ਨਸ਼ਟ ਕਰ ਕਰਨ ਵਿਚ ਅਸੀਂ ਚੰਗੀ ਗਲ ਸਮਝਦੇ ਹਾਂ। ਸਾਡੇ ਖਾਣ, ਪੀਣ, ਸੌਣ, ਜਾਗਣ ਦਫਤਰ ਜਾਣ ਖੇਡਣ ਜਾ ਪੜਨ ਦਾ ਕੋਈ ਸਮਾਂ ਨਹੀ ਹੈ ਸਾਨੂੰ ਸਾਡਾ ਜੀ ਕਰਦਾ ਹੈ ਅਸੀਂ ਖਾਣ ਬੀਹ ਜਾਂਦੇ ਹਾਂ, ਜਦੋ ਜੀਅ ਕਰਦਾ ਹੈ ਸੌ ਜਾਂਦੇ ਹਾਂ, ਜਦੋ ਜੀਅ ਕਰਦਾ ਹੈ ਨਿੰਦਰ ਤੋ ਜਾਗ ਜਾਂਦੇ ਹਾਂ ਕਈ ਵਾਰ ਨਾ ਅਸੀਂ ਸੁੱਤੇ ਹੁੰਦੇ ਆ ਨਾ ਹੀ ਜਾਗਦੇ ਹੁੰਦੇ ਆ, ਸਗੋ ਮੰਜੇ ਤੇ ਪਾਏ ਇਧਰ ਉਧਰ ਪਾਸੇ ਮਾਰਦੇ ਰਹਿੰਦੇ ਹਾਂ ਤਾਂ ਅਸੀਂ ਕਹਿਣ ਤੇ ਵ ਨਾਈ ਉਠਦੇ ਅਸੀਂ ਖੇਡਣ ਵਿਚ ਰੁਝੇ ਰਹਾਗੇ ਜਾਂ ਰੇਡੀਓ ਸੁਣਨ, ਅਖਬਾਰ ਪੜਨ ਜਾਂ ਟੇਲੀਵਿਜ਼ਨ ਵੇਖਣ ਵਿਚ ਹੀ ਮਸਤ ਰਹਾਗੇ। ਜੇਕਰ ਆਪਣੇ ਘਰ ਵਿਚ ਟੇਲੀਵਿਜਨ ਨਾ ਹੋਵੇ

ਜਲੂਸਾ ਵਿਚ ਖੇਡਾ ਵਿਚ ਅਤੇ ਗੱਪਾ ਵਿਚ ਆਪਣੀ ਸ਼ਰਾਰਤਾ ਕਰਨ ਵਿਚ ਏਨਾ ਬਹੁਮੁਲੀ ਸਮਾ ਨਸ਼ਟ ਕਰਦੇ ਹਾਂ ਅਤੇ ਕਈ ਵਾਰ ਆਪਣੇ ਸਮੇ ਤਾ ਐਸੀ ਗਵਾਉਂਦੇ ਹੀ ਹਾਂ ਨਾਲ ਹੀ ਦੂਜਿਆ ਦੇ ਸਮੇ ਈ ਵੀ ਮੁਸੀਬਤ ਖੜੀ ਕਰ ਦਿੰਦੇ ਹਾਂ ਜਿਵੇ ਵਿਆਹ ਸ਼ਾਦਿਆ ਸਮੇ ਜਾਂ ਕਿਸੇ ਧਾਰਮਿਕ ਉਤਸਵ ਸਮੇ। ਅਸੀਂ ਢੋਲਕਿਆ ਛੇਨੇ ਖੜਕਾਉਂਦੇ ਦੋਪਹਰ ਚੜਾ ਦਿੰਦੇ ਹਾਂ। ਲਾਉਡ ਸਪੀਕਰ ਲਾ ਕੇ ਆਂਡਿਆ ਗੁਆਂਡੀਆ ਦੇ ਕੰਨ ਵੀ ਖਾਂਦੇ ਹਾਂ ਅਜਿਹੇ ਪ੍ਰੋਗ੍ਰਾਮ ਸਮੇ ਅਸੀਂ ਆਏ ਪ੍ਰਾਉਣੇਆ ਦੇ ਸਮੇ ਵਿਚ ਉੱਕੀ ਪ੍ਰਵਾਹ ਨਹੀ ਕਰਦੇ ਸਿਸ਼ਟਾਚਾਰ ਦੇ ਮਾਰੇ ਉਹ ਨਾ ਉਠਣ ਯੋਗੇ ਹੁੰਦੇ ਹਨ ਨਾ ਧਿਆਨ ਵਿਚ ਕੁਝ ਕਹ ਸਕਦੇ ਹਨ ਬੇਠੇ ਆਪਣੇ ਆਪ ਨੂ ਵ ਕੋਸਦੇ ਹਨ ਅਤੇ ਸਾਡੇ ਵਰਗੇ ਪ੍ਰਬੰਧਕਾ ਜੋ ਤੇ ਘਰ ਵਾਲੀਆਂ ਨੂੰ ਵੀ ਕੋਸਤੇ ਹਨ ਇਥੇ ਸਾਰਿਆ ਗਲਾਂ ਕਰਨ ਦਾ ਇਹੀ ਵਕਤ ਨਹੀ ਸਗੋ ਸਿਖਾਂ ਦਾ ਸਮੇ ਹੈ ਅਸੀਂ ਵਕਤ ਦੀ ਯੁਗ ਵੰਡ ਕਰਨੀ ਨਹੀ ਸਿਖੀ ਅਸੀਂ ਵਕਤੋ ਖੁੰਜਨ ਨੂੰ ਰੋਜਿਆ ਦੀ ਨਿਸ਼ਾਨੀ ਇਹੀ ਅਨਗੇਲਾ ਦੀ ਨਸ਼ਾਨੀ ਹੈ, ਬੇਹਤਰ ਤਿਬੀ ਦੀ ਨਿਸ਼ਾਨੀ ਹੈ, ਪੰਜਾਬੀ ਅਖਾਣ ਹੈ, ਵੇਲੇਂ ਦੀ ਨਮਾਜ ਟੋਕਰਾ। ਸੌ ਅਸੀਂ ਵੇਲੇਂ ਤੋ ਖੁੰਜ ਕੇ ਹਰ ਕੰਮ ਨੂੰ ਟੋਕਰਾ ਯੋਗਾ ਬਣਾ ਦਿੰਦੇ ਹਾਂ ਇਸੇ ਤਰਾਂ ਸਾਡੀ ਬਹੁਤ ਸਾਰੀ ਤੇ ਲੇਖੇ ਲੱਗ ਜਾਂਦੀ ਹੈ ਅਤੇ ਅਸੀਂ ਹਮੇਸ਼ਾ ਉਡੀਕ ਕਰਦੇ ਕਰਦੇ ਸਮਾਂ ਗੁਆ ਦਿੰਦੇ ਹਾਂ ਸਮਾਂ ਨਸ਼ਟ ਕਰਨ ਦੇ ਨੁਕਸਾਨ

ਜ਼ਰਾ ਸੋਚੋ ਸਰਕਾਰੀ ਦਫਤਰਾਂ, ਬੈਂਕਾ, ਡਾਕਖਨਿਆ, ਟੇਲੀਫ਼ੋਨਾ ਅਤੇ ਰੇਡੀਓ ਸਟੇਸ਼ਨਾ ਦੇ ਕਰਮਚਾਰੀ ਡਿਓਤੀ ਦੇਣ ਲਈ ਸਮੇ ਸਿਰ ਨਾ ਪਹੁਚਣ ਤਾ ਕੀ ਹੋਵੇ। ਜੇਕਰ ਅਜਿਹਾ ਹੋਵੇ ਤਾਂ ਸਚ ਮੁਚ ਹੀ ਬੜੀ ਗੜਬੜ ਮਚ ਜਾਵੇ, ਚਾਰੇ ਪਾਸੇ ਦੁਖ ਤਕਲੀਫਾ ਹੀ ਫੈਲ ਜਾਣ। ਸੋ ਸਮਾਂ ਨਸ਼ਟ ਕਰ ਕੇ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਤਾਂ ਭਾਰੀ ਨੁਕਸਾਨ ਦੇ ਭਾਗੀ ਬਣਦੇ ਹਾਂ। ਸਾਡਾ ਕੋਈ ਵੀ ਕੰਮ ਠੀਕ ਸਮੇ ਸਿਰ ਨਹੀ ਚੜਦਾ ਅਤੇ ਕਈ ਜਰੂਰੀ ਕੰਮ ਖਰਾਬ ਹੋ ਜਾਂਦੇ ਹਨ। ਸਾਨੂੰ ਇਕ ਇਕ ਪਲ ਦੀ ਕਦਰ ਕਰਨੀ ਚਿਹਿਹ ਚਾਹੀਦੀ ਹੈ, ਤਦੇ ਕਲ ਨੂੰ ਸਮੇ ਵੀ ਸਾਡੀ ਕਦਰ ਕਰੇਗਾ। ਇਸ ਪ੍ਰਕਾਰ ਸਾਨੂ ਬੀਤੇ ਸਮੇ ਦੇ ਹਥੋ ਘੁਸਣ ਉਤੇ ਪਛਤਾਉਣਾ ਪੇੰਦਾ ਹੈ ਸਮੇ ਦੀ ਕਦਰ ਨਾ ਕਰਨ ਵਾਲਾ ਮਨੁਖ ਆਪਣੇ ਅਲੀ ਵੀ ਤੇ ਦੂਜਿਆ ਲਈ ਵੀ ਇਕ ਮੁਸੀਬਤ ਬਣ ਜਾਂਦਾ ਹੈ ਉਹ ਹਮੇਸ਼ਾ ਕਾਹਲੀ ਵਿਚ ਹੀ ਰਹਿੰਦਾ ਹੈ, ਪਰ ਉਹ ਨਾ ਕੋਈ ਕੰਮ ਸਿਰੇ ਚਾੜ ਸਕਦਾ ਹੈ ਨਾ ਹੀ ਸਮੇ ਦੀ ਸੰਭਾਲ ਕਰ ਸਕਦਾ ਹੈ ਸੀ ਪ੍ਰਕਾਰ ਉਸ ਦੇ ਵਕਾਰ ਨੂੰ ਸੱਟ ਵਜਦੀ ਹੈ ਅਜਿਹਾ ਆਦਮੀ ਹਮੇਸ਼ਾ ਹੀ ਸ਼ਿਕੀਅਤ ਕਰਦਾ ਹੈ ਅਤੇ ਉਸ ਕੋਲ ਨਾ ਚਿਠਿਆ ਲਿਖਣ ਲਈ ਸਮੇ ਹੁੰਦਾ ਹੈ ਨਾ ਟੇਲੀਫ਼ੋਨ ਸੁਣਨ ਲਈ ਤੇ ਨਾ ਹੀ ਕਿੱਤੇ ਇਕਰਾਰ ਪੂਰੇ ਕਰਨ ਲਈ

ਬਹੁਤੇ ਸਮੇ ਕਰ ਲੇੰਦਾ ਹੈ। ਇਹ ਵੀ ਇਕ ਕਲਾਂ ਹੈ ਜਿਸ ਨੂੰ ਅਸੀਂ ਥੋੜੇ ਸਮੇ ਵਿਚ ਵੀ ਜਿਆਦਾ ਕੰਮ ਕਰ ਲੀਏ ਇਹ ਵੀ ਇਕ ਕਲਾਂ ਹੈ ਸਾਨੂੰ ਸਿਖਣੀ ਚਾਹੀਦੀ ਹੈ। ਇਹ ਹਰ ਬੰਦੇ ਵਿਚ ਨਹੀ ਹੁੰਦੀ। ਸਿਆਣਿਆ ਦਾ ਕਥਨ ਹੈ ਕੀ ਵੇਲੇ ਨੂ ਪਛਾਨਣ ਵਾਲਾ ਸਮੇ ਸਿਰ ਕੰਮ ਕਰਨ ਵਾਲਾ ਥੋੜੇ ਸਮੇ ਵਿਚ ਕੇਵਲ ਬਹੁਤਾ ਕੰਮ ਹੀ ਨਹੀ ਕਰ ਸਕਦਾ ਅਤੇ ਉਸ ਦਾ ਦਿਨ ਨਿਰਾ ਬਾਰਾ ਘੰਟਿਆ ਦਾ ਨੀ ਰਹੰਦਾ ਸਗੋ ਛੱਤੀ ਘੰਟਿਆ ਦਾ ਹੋ ਜਾਂਦਾ ਹੈ ਕੇਵਲ ਕੰਮ ਨਾ ਕਰਨ ਵਾਲੇ ਦਾ ਦਿਨ ਬਾਰਾ ਘੰਟੇ ਤੋ ਬਾਰਾ ਮਿੰਟਾ ਦਾ ਹੋ ਕੇ ਨਿਬੜ ਜਾਂਦਾ ਹੈ। ਸਮਾਂ ਸਭ ਤੋ ਕੀਮਤੀ ਚੀਜ਼ ਹੈ। ਸਾਨੂੰ ਇਸ ਦੀ ਕਦਰ ਕਰਨੀ ਚਾਹੀਦੀ ਹੈ। ਜੇ ਸਾਡੀ ਕੋਈ ਚੀਜ਼ ਗੁਆਚ ਜਾਵੇ ਅਤੇ ਅਸੀਂ ਉਸਨੂੰ ਲਭ ਸਕਦੇ ਹਾਂ ਜਾਂ ਨਵੀ ਖਰੀਦ ਸਕਦੇ ਹਾਂ ਪਰ ਸਮਾਂ ਕਦੀ ਵੀ ਕਿਸੇ ਦੇ ਬੁਲਾਇਆ ਵਾਪਿਸ ਨਹੀ ਆਉਂਦਾ ਅਸੀਂ ਸਿਰਫ਼ ਪਛਤਾ ਸਕਦੇ ਹਾਂ, ਕੰਮ ਨੂੰ ਸਮੇ ਸਿਰ ਕਰਨਾ ਇਕ ਅਜਿਹੀ ਆਦਤ ਹੈ ਜਿਸ ਦੀ ਕਦਰ ਹਰ ਕੋਈ ਕਰਦਾ ਹੈ ਹਰ ਕੋਈ ਸਰਹਾਉਂਦਾ ਹੈ ਪਰ ਹਰ ਕੋਈ ਕਰ ਨਹੀ ਸਕਦਾ, ਇਹ ਆਦਤ ਬਹੁਤ ਘਟ ਲੋਕਾ ਵਿਚ ਵੇਖਣ ਨੂੰ ਮਿਲਦੀ ਹੈ ਜਦੋ ਕਿਸੇ ਕੰਮ ਨੂੰ ਥੋੜਾ ਜਿਹਾ ਜਿਆਦਾ ਸਮੇ ਲੱਗ ਜਾਂਦਾ ਹੈ ਅਸੀਂ ਸੋਚਦੇ ਹ ਕੀ ਕੋਈ ਗਲ ਨਹੀ ਸਾਨੂੰ ਵੇਲੇ ਸਿਰ ਕੰਮ ਕਰਨ ਵਾਲਾ ਆਦਮੀ ਇਸ ਕਰਕੇ ਚੰਗਾ ਲਗਦਾ ਹੈ ਕੀ ਓਹ ਇਕਰਾਰ ਦਾ ਪੱਕਾ ਹੁੰਦਾ ਹੈ ਜਿਸ ਕਰਕੇ ਦੋਹਾ ਧਿਰਾਂ ਨੂੰ ਮੁਸ਼ਕਿਲ ਨਹੀ ਹੁੰਦੀ ਉਸ ਨੇ ਜੋ ਕਹ ਤਾ ਨੂੰ ਉਸੇ ਸਮੇ ਪਗਾਉਂਦਾ ਹੈ ਭਾਰਤੀਆ ਵਿਚ ਇਹ ਆਮ ਨੁਕਸ ਹੈ ਕੀ ਓਹਨਾ ਤੋ ਸਮੇ ਦੀ ਸਾਂਭ ਨਹੀ ਕੀਤੀ ਜਾਂਦੀ ਜਿਸ ਤਰਾ ਅਸੀਂ ਕਿਸੇ ਦੇ ਭੋਗ ਦੇ ਸਮੇ ਇੱਕ ਵਜੇ ਦਾ ਹੈ ਯਾ ਦੋ ਵਜੇ ਦਾ ਹੈ ਅਸੀਂ ਘਰ ਦੇ ਪ੍ਰੋਗ੍ਰਾਮ ਹੁੰਦੇ ਹ ਤਾਂ ਅਸੀਂ ਲੇਟ ਤੋ ਲੇਟ ਜਾਣਾ ਪਸੰਦ ਕਰਦੇ ਹਾਂ। ਕਹੰਦੇ ਹਾਂ ਕੀ ਇਹ ਪੰਜਾਬੀਆਂ ਦੀ ਆਦਤ ਸਮੇ ਸਿਰ ਕੰਮ ਕਰਨ ਦਾ ਗੁਣ ਇਕ ਅਜਿਹਾ ਗੁਣ ਹੈ ਜੋ ਦੂਸਰੇ ਗੁਣਾ ਦੇ ਨਾਲ ਨਾਲ ਚਲਦਾ ਹੈ, ਜੇ ਇਹ ਗੁਣ ਨਾ ਹੋਵੇ ਤਾਂ ਬਾਕੀ ਗੁਣ ਵ ਸਾਥ ਛਡ ਜਾਂਦੇ ਹਨ ਕਿਓਕਿ ਜੇਕੜ ਜੇਹੜੀ ਗੱਲ ਕਲਾਂ ਉਸ ਵੇਲੇ ਕੰਮ ਨਾ ਆਏ ਤੋਂ ਉਹ ਬਾਅਦ ਚੇ ਵੀ ਕੰਮ ਨਹੀ ਆਉਂਦੀ। ਜੇਕਰ ਅਸੀਂ ਪੈਪਰ ਲਿਖਣ ਗਏ ਆ ਸਾਨੂੰ ਸਮੇ ਦੀ ਸੰਭਾਲ ਹੀ ਨਹੀ ਆਉਂਦੀ ਚਾਹੇ ਸਾਰਾ ਸਾਨੂੰ ਪੈਪਰ ਆਉਂਦਾ ਹੋਵੇ। ਪਰ ਅਸੀਂ ਉਹ ਲਿਖ ਨਹੀ ਪਾਵਾਗੇ ਤੇ ਪੈਪਰ ਛੁਟ ਜਾਵੇਗਾ। ਜਦੋ ਕੋਈ ਕੰਮ ਸਮੇ ਸਿਰ ਨਿਬੜ ਜਾਂਦਾ ਹੈ ਤਾਂ ਅਸੀਂ ਆਪ ਤਾਂ ਚਿੰਤਾ ਮੁਕਤ ਹੋ ਹੀ ਜਾਂਦੇ ਹਾਂ ਤੇ ਨਾਲ ਹੀ ਦੂਸਰਿਆਂ ਨੂੰ ਵੀ ਖੁਸ਼ੀ ਦਿੰਦੇ ਹਾਂ। ਜਿੰਨੇ ਵੱਡੇ ਆਦਮੀ ਹੋਏ ਹਨ ਉਹਨਾ ਨੂੰ ਸਮੇ ਦੀ ਕਦਰ ਜਿਆਦਾ ਹੁੰਦੀ ਹੈ, ਜੇ ਉਹ ਆਪ ਸਮੇ ਦੇ ਪ੍ਰਬੰਧ ਨਹੀ ਹੋਣਗੇ ਤਾਂ ਆਪਣੇ ਕਰਮਚਾਰਿਆ ਤੋ ਕਦੇ ਵੀ ਠੀਕ ਢੰਗ ਨਾਲ ਕੰਮ ਦੀ ਆਸ ਨਹੀ ਕਰ ਸਕਦੇ। ਓਹਨਾ ਵਿਚ ਇਹੀਗੁਣ ਹੁੰਦਾ ਹੈ ਤਾਂ ਹੀ ਉਹ ਵੱਡੇ ਬਣ ਸਕਣ ਲਈ ਕਾਮਯਾਬ ਹੋਏ ਹੁੰਦੇ ਹਨ ਨੇਪੋਲੀਅਨ ਕਹਿੰਦਾ ਹੁੰਦਾ ਸੀ ਹਰ ਇਕ ਘੜੀ ਜੋ ਅਸੀਂ ਆਪਣੇ ਹਥਾ

ਉਹ ਖਾਣਾ ਖਾ ਕੇ ਉਠਣ ਹੀ ਲੱਗਾ ਸੀ ਕੀ ਜਰਨੇਲ ਆ ਗਏ ਨੇਪੋਲੀਅਨ ਨੇ ਕਿਹਾ ਖਾਣੇ ਦਾ ਸਮੇ ਟਾ ਬੀਤ ਚੁਕਾ ਹੈ ਆਓ ਹੁਣ ਆਪਣੇ ਕੰਮ ਤੇ ਚਲਿਏ ਨਹੀ ਤਾਂ ਓਧਰੋ ਹੀ ਦੇਰ ਹੋ ਜਾਵੇ ਗੀ ਓਹਨਾ ਜਰਨੇਲਾ ਨੂੰ

ਪੰਜਾਬੀਆਂ ਦੀ ਆਦਤ ਹੈ ਪੰਜਾਬੀ ਦੀ ਪ੍ਰਸਿਧ ਕਹਾਵਤ ਹੈ ਵੇਲੇ ਦੀ ਨਮਾਜ ਕੁਵੇਲੇ ਦੀਆ ਟੱਕਰਾਂ ਸਮਾ ਵਿਅਰਥ ਗੁਆਉਣ ਦੇ ਨੁਕਸਾਨ ਬਹੁਤ ਹੁੰਦੇ ਹਨ ਬੁਰਾ ਸੋਚ ਕੇ ਵਖੋ ਜੇ ਰੇਲਾ ਤੇ ਬੱਸਾ ਮੇ ਸਿਰ ਨਾਂ ਚਲਨ ਤਕ ਹੀ ਤਾਂ ਕੀ ਵਾਪਰੇ ਗਾ। ਇਹ ਸਾਰੇ ਕੰਮ ਰੁਕ ਜਾਣਗੇ ਅਤੇ ਲੋਕੀ ਪਰੇਸ਼ਾਨ ਹੋਣਗੇ, ਉਪਰੋਕਤ ਵਿਚਾਰ ਤੋ ਬਾਅਦ ਅਸੀਂ ਇਸ ਸਿੱਟੇ ਤੇ ਪਹੁੰਚੇ ਹਾਂ ਕੀ ਹਰ ਸਮਾਂ ਨਸ਼ਟ ਕਰ ਕੇ ਅਸੀਂ ਆਪਣੇ ਆਪ ਨੂੰ ਸਭ ਤੋ ਜਿਆਦਾ ਧੋਖਾ ਦਿੰਦੇ ਹਾਂ ਤੇ ਸਾਰੇ ਨੁਕਸਾਨ ਦੇ ਭਾਗੀ ਬਣਦੇ ਹਾਂ ਸਾਡਾ ਕੋਈ ਵੀ ਕੰਮ ਠੀਕ ਨਹੀ ਹੁੰਦਾ ਬੀਤੇ ਸਮੇ ਦੇ ਹਥ ਤੋਂ ਖੁਸਣ ਤੋ ਬਾਅਦ ਸਾਨੂੰ ਪਛਤਾਉਣਾ ਪੇੰਦਾ ਹੈ ਸਮੇ ਦੀ ਕਦਰ ਕਰਨ ਵਾਲਾ ਮਨੁਖ ਆਪਣਾ ਤਾਂ ਨੁਕਸਾਨ ਕਰਦਾ ਹੀ ਆ ਅਤੇ ਨਾਲ ਹੀ ਦੂਜਿਆ ਲਈ ਵੀ ਮੁਸੀਬਤ ਬਣਦਾ ਹੈ ਉਹ ਹਮੇਸ਼ਾ ਜਲਦੀ ਵਿਚ ਹੀ ਰਹਿੰਦਾ ਹੈ ਤੇ ਇਕ ਕੰਮ ਕਰਦਾ ਹੋਇਆ ਦੂਜੇ ਕੰਮ ਵ ਖਰਾਬ ਕਰ ਲੇੰਦਾ ਹੈ ਜੇਹੜਾ ਮਨੁਖ ਸਮੇ ਦੀ ਸੰਭਾਲ ਕਰਦਾ ਹੈ ਤੇ ਉਸਦੇ ਸਾਰੇ ਕੰਮ ਸਿਰੇ ਚੜ ਜਾਂਦੇ ਹਨ ਉਹ ਥੋੜੇ ਸਮੇ ਵਿਚ ਹੀ ਬਹੁਤ ਸਾਰੇ ਕੰਮ ਕਰ ਲੇੰਦਾ ਹੈ। ਜੋ ਮਨੁਖ ਸਮੇ ਦੀ ਨਬ੍ਜ਼ ਨਹੀ ਪਛਾਣਦਾ, ਉਸਦਾ ਦਿਨ ਬਾਰਾ ਘੰਟਿਆ ਦਾ ਨਹੀ ਹੁੰਦਾ ਜੋ ਜਿਹੜਾ ਸਮੇ ਦੀ ਕਦਰ ਕਰ ਗਿਆ ਉਹੀ ਜਿੰਦਗੀ ਵਿਚ ਸਫਲ ਹੁੰਦਾ ਹੈ, ਜਿਹੜਾ ਮਨੁਖ ਸਮੇ ਦੀ ਕਦਰ ਨਹੀ ਕਰਦਾ ਉਸ ਨੂੰ ਹਮੇਸ਼ਾ ਹੀ ਨੁਕਸਾਨ ਅਤੇ ਧੋਖੇ ਅਤੇ ਨਾਕਾਯਾਬੀ ਦਾ ਸਾਮਨਾ ਕਰਨਾ ਪੇੰਦਾ ਹੈ। ਅਸੀਂ Hello

ਹਾਂਜੀ ਸਤਿ ਸ੍ਰੀ ਅਕਾਲ ਕਿਵੇੇਂ ਹੋ?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 ਬਸ ਵਧੀਆ ਹੋਰ ਘਰ ਪਰਿਵਾਰ ਸਭ ਠੀਕ? ਜੀ ਜੀ ਸਾਰੇ ਵਧੀਆ ਹੋਰ ਤੁਸੀਂ ਦੱਸੋ ਤੁਹਾਡੇ ਪਰਿਵਾਰ ਵਿੱਚ ਸਾਰੇ ਕਿਵੇਂ ਹੈ? ਬਸ ਸਾਰੇ ਵਧੀਆ ਨੇ।

ਅੱਛਾ।

ਤੇ ਜਿਹੜਾ ma'am ਨੇ ਅੰਮ੍ਰਿਤਾ ਪ੍ਰੀਤਮ ਬਾਰੇ ਦਿੱਤ~ ਦਿੱਤਾ ਹੋਇਆ,

ਅਹ ਥੋੜ੍ਹਾ ਕੀਤਾ ਹੈ ਹਜੇ ਅਹ ਥੋੜ੍ਹਾ pending ਆ। ਅੱਛਾ।

ਮੈਂ ਤਾਂ, ਮੈਂ ਵੀ ਥੋੜ੍ਹਾ ਥੋੜ੍ਹਾ ਹੀ ਕੀਤਾ ਹਜੇ।

ਹਾਂਜੀ starting ਦੱਸ ਦਓ। ਹਾਂ ਮੈਂ starting ਇੱਥੋਂ ਕੀਤੀ ਸੀ ਕਿ ਅੰਮ੍ਰਿਤਾ ਪ੍ਰੀਤਮ ਉਹ ਇੱਕ ਪੰਜਾਬੀ ਲੇਖਕ ਕਵੀ ਆ, ਤੇ ਨਾਵਲਕਾਰ, ਜਿਸਨੇ ਪੰਜਾਬੀ ਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ, ਤੇ ਉਸਨੂੰ ਪੰਜਾਬੀ ਭਾਸ਼ਾ ਦੇ ਵੀਹਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚੋਂ ਮੰਨਿਆ ਜਾਂਦਾ ਆ। ਤੇ ਪਹਿਲੀ ਅਹਿਮ ਜਿਹੜੀ ਨਾਰੀ ਲੇਖਕ ਉਹਨੂੰ ਮੰਨਿਆ ਜਾਂਦਾ ਕਿ ਉਹ ਸਭ ਤੋਂ ਪਹਿਲੀ ਔਰਤ ਸੀ ਜਿਹਨੇ ਮਤਲਬ ਅਹ ਜਿਹੜੀ ਰਚਨਾ ਲਿਖਣੀ ਜਿਹੜੀ start ਕੀਤਾ ਤੇ

ਹਾਂ ਤੇ ਛੇ ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ ਉਸਨੇ ਮਤਲਬ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੇ ਅੰਦਰ ਸ਼ੌ ਤੋਂ ਵੱਧ ਕਿਤਾਬਾਂ ਜਿਹੜੀਆਂ ਸੀ ਉਹ ਲਿਖੀਆਂ ਸੀ, ਤੇ ਇਹਨਾਂ ਰਚਨਾਵਾਂ ਵਿੱਚ ਅੰਮ੍ਰਿਤਾ ਪ੍ਰੀਤਮ ਦੇ ਵੀਹ ਕਾਵਿ ਸੰਗ੍ਰਹਿ ਤੇਰਾਂ ਕਹਾਣੀ ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ ਜੀਵਨੀਆਂ ਤੇ ਇੱਕ ਪੰਜਾਬੀ ਲੋਕ ਗੀਤਾਂ ਦਾ ਇੱਕ ਕਾਵਿ ਸੰਗ੍ਰਹਿ ਆ, ਵੀ ਮਤਲਬ ਸ਼ਾਮਿਲ ਆ ਉਹਦੇ ਵਿੱਚ, ਤੇ ਉਸਦੀਆਂ ਕਿਤਾਬਾਂ ਨੂੰ ਕਈ ਭਾਰਤੀ ਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ, ਤੇ ਅੰਮ੍ਰਿਤਾ ਪ੍ਰੀਤਮ ਨੇ ਉੱਨੀ ਸੌ ਛਿਆਹਠ ਤੋਂ ਨਾਗਮਨੀ ਮਾਸ਼ਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ ਤੇ ਅੰਮ੍ਰਿਤਾ

ਅੱਛਾ

ਮੈਂ ਦੱਸ ਦਿੰਦੀ ਹਾਂ ਕਿ ਮੈਂ ਅਹ ਇਹਨਾਂ ਦਾ ਦੇਖਿਆ ਸੀ ਮਸ਼ਹੂਰ ਇਹਨਾਂ ਦੀ ਕਵਿਤਾਵਾਂ ਕਿਹੜੀਆਂ ਨੇ।

ਹਾਂਜੀ ਅੰਮ੍ਰਿਤਾ ਪ੍ਰੀਤਮ ਦੀ ਸਭ ਤੋਂ ਮਸ਼ਹੂਰ ਕਵਿਤਾ ਅੱਜ ਆਖਾਂ ਵਰਸ~ ਅਹ ਵਾਰਿਸ ਸ਼ਾਹ ਨੂੰ ਹੈ।

ਜਿਸ ਵਿੱਚ ਉਹ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਹੋਏ ਕਤਲੇਆਮ ਪ੍ਰਤੀ ਆਪਣਾ ਰੋਸ ਦਿਖਾਉਂਦੇ ਹੋਏ, ਵਾਰਿਸ ਸ਼ਾਹ ਨੂੰ ਵਾਪਸ ਆਉਣ ਦੀ ਦੁਹਾਈ ਪਾਉਂਦੀ ਹੈ।

ਹਾਂਜੀ ਇੱਕ ਨਾਵਲਕਾਰ ਦੇ ਤੌਰ ਉੱਤੇ ਪਿੰਜਰ ਉੱਨੀ ਸੌ ਪੰਜਾਹ, ਉਸਦਾ ਸਭ ਤੋਂ ਮਸ਼ਹੂਰ ਨਾਵਲ ਹੈ। ਉੱਤੇ ਬਾਅਦ ਵਿੱਚ ਇੱਕ award ਜੇਤੂ film ਵੀ ਅਹ ਜੇਤੂ film

ਫਿਰ ਉੱਨੀ ਸੌ ਸੰਤਾਲੀ ਵਿੱਚ ਭਾਰਤ ਤੇ ਪਾਕਿਸਤਾਨ ਦੀ ਵੰਡ ਪਿੱਛੋਂ ਇਹ ਲਾਹੌਰ ਤੇ ਹਿੰਦੁਸਤਾਨ ਆ ਗਈ।

ਹਾਂਜੀ । ਮੈਂ ਨਾ ਇਹਨਾਂ ਦੇ ਨਾਲ ਜਿਹੜਾ ਕਿ ਇਹਨਾਂ ਨੂੰ ਸਨਮਾਨ ਮਿਲਿਆ ਸੀ ਜਿਹੜੇ ਇਹਨਾਂ ਨੇ ਇਨਾਮ ਵਗ਼ੈਰਾ ਜਿੱਤੇ ਆ ਅਹ ਸਨਮਾਨਿਤ ਕੀਤਾ ਗਿਆ ਇਹਨਾਂ ਨੂੰ, ਇਹਨਾਂ ਦੀਆਂ ਕਿਤਾਬਾਂ ਦੇ ਲਈ। ਉਸ ਬਾਰੇ ਲਿਖਿਆ ਆ, ਤੇ ਉਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ।

ਅੰਮ੍ਰਿਤਾ ਪ੍ਰੀਤਮ ਨੂੰ ਉਹਨਾਂ ਦੀ ਕਾਵਿ ਪੁਸਤਕ ਸੁਨੇਹੜੇ ਅਹ ਲਈ ਇੱਕ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ, ਤੇ ਜਿਸ ਨਾਲ ਕਿ ਇਹ ਜਿਹੜਾ ਇਨਾਮ ਜਿੱਤਣ ਵਾਲੀ ਉਹ ਪਹਿਲੀ ਔਰਤ ਬਣੀ ਸੀ। ਤੇ ਉੱਨੀ ਸੋ ਬਿਆਸੀ ਦੇ ਵਿੱਚ ਨਾ ਉਹਨੂੰ ਆਪਣੀ ਕਾਵਿ ਪੁਸਤਕ ਕਾਗਜ਼ ਤੇ ਕੈਨਵਸ ਲਈ ਵੀ ਭਾਰਤ ਦੇ ਸਭ ਤੋਂ ਵੱਡੇ ਸਾਹਿਤਕ ਇਨਾਮਾਂ ਵਿੱਚੋਂ ਇੱਕ, ਗਿਆਨਪੀਠ ਇਨਾਮ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ

ਜਿਹਨੂੰ ਕਿ ਮਤਲਬ ਜਿੱਤਣ ਵਾਲੀ ਉਹ ਪਹਿਲੀ ਪੰਜਾਬੀ ਲੇਖਕ ਸੀ, ਤੇ ਉੱਨੀ ਸੌ ਉਣੱਤਰ ਦੇ ਵਿੱਚ ਇਹਨਾਂ ਨੂੰ ਪਦਮ ਸ੍ਰੀ ਪੁਰਸਕਾਰ ਵੀ ਮਿਲਿਆ, ਤੇ ਦੋ ਹਜ਼ਾਰ ਚਾਰ ਦੇ ਵਿੱਚ, ਭਾਰਤ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਵਿਭੂਸ਼ਨ ਦੇ ਨਾਲ ਜਿਹੜਾ ਸੀ ਉਹ ਸਨਮਾਨਿਤ ਕੀਤਾ ਗਿਆ। ਅੱਛਾ ਅੱਛਾ।

ਅਗਸਤ ਉੱਨੀ ਸੌ ਉੱਨੀ ਨੂੰ ਹੋਇਆ ਸੀ।

ਗਿਆਨੀ ਕਰਤਾਰ ਸਿੰਘ ਹਿੱਤਕਾਰੀ ਦੇ ਘਰ ਹੋਇਆ ਸੀ।

ਤੇ ਇਹਨਾਂ ਦੀ ਮਾਤਾ ਜੀ ਦਾ ਨਾਮ ਰਾਜ ਕੌਰ ਗੁਜਰਾਂਵਾਲਾ ਸੀ।

ਤੇ ਇਹਨਾਂ ਨੇ ਕਾਫ਼ੀਏ, ਰਦੀਫ਼ ਦੀ ਜਾਣਕਾਰੀ ਅਤੇ ਕਾਵਿ ਦੀ ਰਚਨਾ ਦਾ ਉਹ ਬਹੁਤ ਮੁੱਢਲਾ ਗਿਆਨ ਆਪਣੇ ਪਿਤਾ ਤੋਂ ਪ੍ਰਾਪਤ ਕੀਤਾ ਸੀ।

ਤੇ ਆਪ ਦੀ ਮਾਤਾ ਦੇ ਚਾਰ ਸਾਲ ਦੀ ਉਮਰ ਵਿੱਚ ਇਸ ਦੀ ਕੁੜਮਾਈ ਦੂਰ ਦੇ ਰਿਸ਼ਤੇ ਵਿੱਚ ਭੂਆ ਦੇ ਪੁੱਤਰ ਨਾਲ ਕਰ ਦਿੱਤੀ ਸੀ।

ਤੇ ਜਦੋਂ ਇਹ ਗਿਆਰਾਂ ਸਾਲਾਂ ਦੀ ਸੀ ਤਾਂ ਇਹਨਾਂ ਦੀ ਮਾਤਾ ਦੀ ਮੌਤ ਹੋ ਗਈ,

ਫਿਰ ਆਪਣਾ ਇਹਨਾਂ ਨੇ ਫ਼ਰਜ਼ ਨਿਭਾ ਦਿੱਤਾ ਸੀ।

ਤੇ ਉੱਨੀ ਸੌ ਛੱਤੀ ਵਿੱਚ ਪ੍ਰੀਤਮ ਸਿੰਘ ਕਵਾੜਤਾ ਨਾਲ ਹੋਈ।

ਤੇ ਫਿਰ ਇਹਨਾਂ ਨੇ ਆਪਣੇ ਅਹ ਵਿਆਹੁਤਾ ਜੀਵਨ ਨਾਲ ਖੁਸ਼ ਨਹੀਂ ਸੀ,

ਪ੍ਰੀਤਮ ਨੇ ਉੱਨੀ ਸੌ ਬੱਤੀ ਵਿੱਚ ਅੱਠਵੀਂ ਤੇ ਵਿਦਵਾਨੀ ਦੀਆਂ ਜਿਹੜੀਆਂ ਪ੍ਰੀਖਿਆਵਾਂ ਸੀ ਉਹ ਪਾਸ ਕੀਤੀਆਂ। ਤੇ ਉੱਨੀ ਸੌ ਤੇਤੀ ਵਿੱਚ ਇਹਨਾਂ ਨੇ ਗਿਆਨੀ ਪਾਸ ਕੀਤੀ ਤੇ ਫਿਰ ਪੰਜਾਬ university ਲਾਹੌਰ ਤੋਂ ਇਹਨਾਂ ਨੇ ਦਸਵੀਂ ਕੀਤੀ ਤੇ ਅੰਮ੍ਰਿਤਾ ਪ੍ਰੀਤਮ ਜਿਹੜੀ ਸੀ ਉਹ ਕਈ ਭਾਸ਼ਾਵਾਂ ਦੀ ਮਾਹਿਰ ਸੀ ਮਤਲਬ ਉਹਨਾਂ ਨੂੰ ਕਾਫ਼ੀ ਸਾਰੀਆਂ ਜਿਹੜੀਆਂ languages

ਤੇ ਆਜ਼ਾਦ ਭਾਰਤ ਦੀ ਪਦਮ ਸ਼੍ਰੀ ਦੀ ਉਪਾਧੀ ਵੀ ਇਹਨਾਂ ਨੂੰ ਮਿਲੀ ਸੀ ਉਦੋਂ ਤੇ ਅੰਮ੍ਰਿਤਾ ਦਾ ਜਿਹੜਾ ਬਚਪਨ ਹੈ ਉਹ ਲਾਹੌਰ ਦੇ ਵਿੱਚ ਹੀ ਗੁਜ਼ਰਿਆ ਸੀ ਤੇ ਸਿੱਖਿਆ ਵੀ ਇਹਨਾਂ ਨੇ ਉੱਥੋਂ ਹੀ ਲਈ ਤੇ ਇਹਨਾਂ ਨੇ ਮਤਲਬ ਕਿਸ਼ੋਰ ਅਹ ਕਿਸ਼ੋਰ ਅਵਸ~ ~ਥਾ ਤੋਂ ਲਿਖਣਾ ਸ਼ੁਰੂ ਕੀਤਾ ਸੀ ਤੇ ਇਹ ਕਵਿਤਾਵਾਂ, ਕਹਾਣੀ ਤੇ ਨਿਬੰਧ ਜਿਹੜੇ ਸੀ ਉਹ ਲਿਖਿਆ ਕਰਦੇ ਸੀ ਤੇ ਇਹਨਾਂ ਦੀਆਂ ਪ੍ਰਕਾਸ਼ਿਤ ਕਿਤਾਬਾਂ ਜਿਹੜੀਆਂ ਪੰਜਾਹ ਤੋਂ ਜ਼ਿਆਦਾ ਹੈਗੀਆਂ ਵਾਂ। ਤੇ ਮਤਲਬ ਇਹਨਾਂ ਦੀਆਂ ਜਿਹੜੀਆਂ ਮਹੱਤਵਪੂਰਨ ਰਚਨਾਵਾਂ ਉਹ ਹੈਗੀਆਂ ਸੀ, ਅਨੇਕ ਦੇਸ਼ੀ ਵਿਦੇਸ਼ੀ ਭਾਸ਼ਾਵਾਂ ਵਿੱਚ ਜਿਹੜਾ ਉਹਨਾਂ ਦਾ ਅਨੁਵਾਦ ਵੀ ਕੀਤਾ ਗਿਆ ਹੈ, ਕਿ ਮੀਨਸ ਉਹਨਾਂ ਦਾ ਹਿੰਦੀ english ਸਾਰੀਆਂ languages ਦੇ ਵਿੱਚ ਜਿਹੜਾ translate ਅਹ translate ਕਰਕੇ ਤੇ ਮਤਲਬ ਉਹਨਾਂ ਨੂੰ ਜਿਹੜਾ ਆ ਉਹ ਤੇ ਕੀਤਾ ਗਿਆ ਸੀ। ਅੱਛਾ ਅੱਛਾ।

ਤੇ ਇਹਨਾਂ ਦਾ ਜਿਹੜਾ ਵਿਆਹ ਵਾਲਾ ਜੀਵਨ ਸੀ ਤੇ ਇਹਨਾਂ ਦੇ ਸ਼ੌਂਕ ਕੀਤੇ ਸੀ ਮੈਂ। ਵਿਆਹ ਦੇ ਅਹ ਅੰਮ੍ਰਿਤਾ ਪ੍ਰੀਤਮ ਦੇ ਦੋ ਬੱਚ~ ਅਹ ਪੁੱਤਰ ਹੋਏ ਸੀ ਨਵਰਾਜ ਅਤੇ ਪੁੱਤਰੀ ਕੰਦਲਾ।

ਨੂੰ ਜਨਮ ਦਿੱਤਾ, ਫਿਰ ਦੇਸ ਦੀ ਵੰਡ ਪਿੱਛੋਂ ਲਾਹੌਰ ਤੋਂ ਅਹ ਦੇਹਰਾਦੂਨ ਅਤੇ ਫਿਰ ਦਿੱਲੀ ਆ ਗਏ ਸੀ।

ਹਾਂਜੀ ਤੇ ਇਹਨਾਂ ਨੂੰ ਅਹ ਸਾਹਿਤ ਅਧਿਐਨ ਤੇ ਰਚਨਾ ਤੋਂ ਇਲਾਵਾ ਇਹਨਾਂ ਨੂੰ ਸੰਗੀਤ photography ਅਤੇ ਟੈਨਿਸ ਖੇਡਣ ਦਾ ਬਹੁਤ ਸ਼ੌਂਕ ਸੀਗਾ।

ਤੇ ਮੈਂ ਤੁਹਾਨੂੰ ਨਾ ਇਹਨਾਂ ਦੇ ਸਾਹਿਤਕ ਜੀਵਨ ਬਾਰੇ ਦੱਸਦੀ ਹਾਂ ਕਿ

ਹਰਮਨ ਪਿਆਰੇ ਲੇਖਕਾਂ ਵਿੱਚੋਂ ਇੱਕ ਸੀ ਤੇ ਪੰਜਾਬ ਦੇ ਗੁਜ਼ਰਾਂਵਾਲੇ ਜ਼ਿਲ੍ਹੇ ਵਿੱਚ ਪੈਦਾ ਹੋਈ, ਅੰਮ੍ਰਿਤਾ ਪ੍ਰੀਤਮ ਜਿਹੜੀ ਸੀ ਉਹਨਾਂ ਨੂੰ ਪੰਜਾਬੀ ਭਾਸ਼ਾ ਦੀ ਪਹਿਲੀ ਕਵਿਤਰੀ ਜਿਹੜਾ ਉਹ ਕਿਹਾ ਜਾਂਦਾ ਹੈ, ਤੇ ਉਹਨਾਂ ਨੇ ਮਤਲਬ ਕੁੱਝ ਮਿਲਾ ਕੇ ਲਗਪਗ ਸੌ ਕਿਤਾਬਾਂ ਜਿਹੜੀਆਂ ਸੀ ਲਿਖੀਆਂ ਜਿਹਨਾਂ ਵਿੱਚੋਂ ਉਹਨਾਂ ਦੀ ਆਤਮ-ਕਥਾ ਰਸੀਦੀ ਟਿੱਕਟ ਵੀ ਸ਼ਾਮਿਲ ਆ, ਤੇ ਉਹਨਾਂ ਸਾਹਿਤਕਾਰਾਂ ਵਿੱਚ ਸੀ ਜਿਹਨਾਂ ਦੀਆਂ ਰਚਨਾਵਾਂ ਜਿਹੜੀਆਂ ਉਹ ਮਤਲਬ ਅਨੇਕ ਭਾਸ਼ਾਵਾਂ ਵਿੱਚ ਉਹਨਾਂ ਦਾ ਅਨੁਵਾਦ ਹੋਇਆ, ਤੇ ਉਸਨੇ ਕਈ ਕਾਵਿ ਸੰਗ੍ਰਹਿ ਜਿਹੜੇ ਪੰਜਾਬ ਦੀ ਝੋਲੀ ਪਾਏ। ਤੇ ਉਹਦਾ ਪਹਿਲਾ ਕਾਵਿ ਸੰਗ੍ਰਹਿ ਜਿਹੜਾ ਸੀ ਉਹ ਠੰਢੀਆਂ ਕਿਰਨਾਂ, ਉੱਨੀ ਸੌ ਪੈਂਤੀ ਵਿੱਚ ਪ੍ਰਕਾਸ਼ਿਤ ਹੋਇਆ ਸੀ ਤੇ ਉਸਨੇ